ਹੂ ਸਰਦੀਆਂ ਦੀਆਂ ਛੁੱਟੀਆਂ ਸਰਦੀਆਂ ਦੀ ਮਸਾਂ ਕ ਉਹ ਦਸ ਕੁ ਛੋਟੀਆਂ ਕਰਦੇ ਨੇ december ਦੇ ਮਹੀਨੇ ਚ ਆਖ਼ਰੀ ਦਿਨਾਂ ਚ

ਹਾਂ ਹਫਤੇ ਦੀਆ ਛੁਟੀਆ ਕਰਦੇ ਨੇ ਘਰੇ ਬੈਠ ਜਾਂਦੇ ਸੀ ਠੰਡ ਤੇ ਇੰਨੀ ਹੁੰਦੀ ਐ ਕਿੱਥੇ ਆਉਣ ਜਾਣ ਜੋਗਾ ਨਹੀਂ

ਮੀਂਹ ਵਾਲਾ ਜੋੜਾ ਮੌਸਮ ਹੁੰਦਾ ਹੈ

ਉਹ ਵੀ ਮਿੱਟੀ ਦਾ ਹੁੰਦਾ ਹੈ ਬੜੀ ਮਿੱਟੀ ਉੱਡਦੀ ਉਸ ਤੋਂ ਬਾਅਦ ਫੇਰ ਜਿਹੜਾ ਮੀਂਹ ਮੀਂਹ ਮੁ ਪੈ ਜਾਂਦਾ ਹੈ ਗਾਂ ਕਿੜੇ ਕੁੜੇ ਨਿਕਲਦੇ ਨੇ

ਬਹੁਤ ਵਧੀਆ ਲੱਗਦਾ ਮੌਸਮ ਬੱਚਿਆਂ ਨੂੰ ਜਵਾਕਾਂ ਨੂੰ ਮੀਂਹ ਮੀਂਹ ਚ ਨਹਾਨ ਨੂੰ ਮਿਲਦਾ ਹੈ

ਕਣਕਾਂ ਦੇ ਮਹੀਨੇ ਹੁੰਦੇ ਨੇ ਉਦੋਂ ਵੀ ਓਦੋਂ ਤਾਂ ਬੁਰੇ ਹਾਲ ਹੁੰਦੇ ਨੇ ਸਾਰੇ ਕਿਸਾਨਾਂ ਦੇ ਤਾਂ

ਤੇ ਹੋਰ ਓਹੋ ਅੱਛਾ ਫਿਰ ਸਤੰਬਰ ਦਾ ਮਹੀਨਾ ਵੀ ਵਧੀਆ ਹੈ ਹਾਂ ਉਹ ਵੀ ਵਧੀਆ ਹੈ ਉਹ ਵੀ mix ਜਾਂ ਮੌਸਮ ਹੁੰਦਾ ਹੈ ਉਹ ਵੀ mix ਜਾਂ ਮੌਸਮ ਹੁੰਦਾ ਹੈਗਾ ਨਾ ਗਰਮੀ ਨਾ ਸਰਦੀ

ਹੂ ਇਹ ਤਾਂ ਫੇਰ ਇਹਨਾਂ ਨਾ ਗਰਮੀ ਬਦਾਨਾ ਜਿਵੇਂ ਇਕੋ ਦਮ ac ਵੜ ਗਿਆ ac ਤੋਂ ਬਾਹਰ ਨਿਕਲ਼ ਗਿਆ ਬਾਹਰ ਧੁੱਪ ਹੁੰਦੀ ਹੈ

ਗਰਮ ਸਰਦ ਹੋ ਜਾਂਦਾ ਹੈ ਬਿਮਾਰ ਜਲਦੀ ਹੋ ਜਾਂਦਾ ਹੈ ਬੰਦਾ ਤੇ ਰੰਗ ਵੀ ਐ ਕਾਲੇ ਹੋ ਜਾਂਦੇ ਨੇ

ਉਦਰ ਸਰਦੀਆਂ ਦਾ ਵੀ ਇਹੀ ਹਾਲ ਆ ਸਰਦੀਆਂ ਦੇ ਵਿਚ ਜ਼ੁਬਾਨ ਨਿਕਲਣ ਦੀ ਥਾਂ ਸਰਦੀਆਂ ਚ ਸਾਰਿਆਂ ਨੂੰ ਜੁਕਾਮ ਵਗੈਰਾ ਵੀ ਹੁੰਦਾ ਹੈ

ਉਦੋਂ ਜਾਨ ਆਈ ਪਈ ਹੁੰਦੀ ਸਾਰਿਆਂ ਨੂੰ

ਏਨੀ ਗਰਮੀ ਹੁੰਦੀ ਹੈ ਗੀ

ਮੈਂ ਆਂ ਗੁਣ ਹੀ ਹੂਣ ਮੌਸਮ ਸਹੀ ਚੱਲੀ ਜਾਂਦਾ ਬਸ

ਬਾਹਰਲੇ ਮੁਲਕਾਂ ਦਾ ਹਿਸਾਬ ਅੱਡ ਹੈ ਨਾ ਇਧਰ ਨਾਲੋਂ ਹਾਂ ਉੱਤੇ ਬਰਫ਼ ਬਰਫ਼ਾਂ ਡਿਗਰੀਆਂ ਹੈ Canada ਚੋਂ ਜਿਆਦਾਤਰ ਬਰਫ਼ ਹੀ ਰਹਿੰਦੀ ਹੈ

ਹਾਂ ਮਤਲਬ ਕੀ ਏਧਰ ਲੀ ਹੈਦਰ ਗਰਮੀਆਂ ਹੁੰਦੀਆਂ ਓਧਰ ਉਧਰ ਸਰਦੀ ਹੀ ਸਰਦੀ ਚਲਦੀਆਂ ਓਧਰ ਸਰਦੀਆਂ ਚ

Australia ਦਾ ਮੌਸਮ ਸਹੀ ਹੈ ਸਭ ਤੋਂ ਵਧੀਆ

ਉਨ੍ਹਾਂ ਦਾ pollution ਵੀ ਸਾਫ਼ ਹੈ

ਹੂ ਜਿਵੇ ਕਿ ਉਹ ਸਾਫ ਸੁਥਰਾ ਹੋਣਾ ਉਧਰ

ਤੁਸੀ ਦੱਸੋ ਮੌਸਮ ਅੱਧ-ਵਿਚਾਲੇ ਜਾਈਏ ਤੇ ਕਦੀ ਮੀਂਹ ਪੈ ਜਾਂਦਾ ਹੈ ਕਦੀ ਧੁੱਪ ਆ ਜਾਂਦੀ ਹੈ

ਹੂ ਮੀਂਹ ਵਾਲੇ ਮੌਸਮ ਹੀ ਚਲ ਰਹੇ ਨੇ ਅੱਛਾ

same ਨਹੀਂ ਰਹਿੰਦਾ ਬਦਲਦਾ ਰਹਿੰਦਾ ਹੈ ਮੌਸਮ ਹੂ ਮੌਸਮ ਹੈ ਜਦ ਮਰਜ਼ੀ ਬਦਲ ਸਕਦਾ ਹੈ ਹੋਰ ਕੀ ਹੂ ਉਦੋਂ ਵੀ ਬਥੇਰੇ ਬਿਮਾਰ ਹੁੰਦੇ ਲੋਕੀਂ ਵੇਖੋ ਵੇਖੀ ਜਦੋਂ ਬਦਲਦਾ ਰਹਿੰਦਾ ਹੈ ਨਾ ਮੌਸਮ

ਬਦਲਦੇ ਮੌਸਮ ਕਹਿੰਦੇ ਇਹਨੂੰ ਬਦਲਦੇ ਮੌਸਮਾਂ ਤਾਂਹੀ ਤਾਂ ਹੂ

ਬਸ ਵਧੀਆ ਹੋਰ ਤੁਹਾਨੂੰ ਝੂਠਿਆਂ ਕਿਹੜੇ ਸਾਲ ਚ ਕਿਹੜੇ ਮਹੀਨੇ ਮਿਲਦੀਆਂ ਹਨ

ਸਾਨੂੰ ਗਰਮੀਆਂ ਚ ਤਾਂ june ਦੀਆਂ ਹੁੰਦੀਆਂ ਜਹਾਂ december ਦੇ ਪਹਿਲੇ ਹਫਤੇ ਬਾਅਦ ਵਿੱਚ ਨਹੀਂ ਹੁੰਦੀਆਂ ਆਪਣੇ ਨਾਨਾ ਨਾਨੀ ਦੇ ਘਰ ਜਾਨੀ ਆਂ

ਸੁਨੇਹਾ ਤੇ ਫੇਰ ਅਸੀਂ ਜਲਦੀ ਉਠਿਆ ਤੇ ਸਾਰੀ ਮੇਰੀ ਦਾਦੀ ਹੁੰਦੀ ਹੈ ਬੈਠ ਕੇ ਖਾਨੇ ਆਂ ਸਵੇਰ ਦਾ ਨਾਸਤਾ ਕਰਨ ਤੋਂ ਬਾਅਦ ਅਸੀਂ ਖੇਡਣ ਚਲੇ ਜਾਨੇ ਆਂ ਵੀਰਾ

ਅਸੀ ਸਭਿਆਚਾਰ ਸਾਲ ਦੇ ਵਿਚ ਤੇ ਉਂਝ ਵੀ ਕਰਦੇ ਹਾਂ

ਫੇਰ ਮੇਰੇ ਦਾਦਾ ਜੀ ਦੁਆਰਾ ਕਈਆਂ ਕਹਾਣੀਆਂ ਸੁਣਦੇ ਹਾਂ ਮੇਰੇ ਮਾਪੇ ਮੈਨੂੰ ਉਸ ਮੌਸਮ ਦੇ ਵਿੱਚ ਕੁਝ ਕਰਨ ਵਿੱਚ ਸਹਿਯੋਗ ਕਰਦੇ ਹਨ

ਫੇਰ ਜਦੋਂ ਠੰਢ ਦਾ ਮੌਸਮ ਹੁੰਦਾ ਹੈ ਉਦੋਂ ਛੁੱਟੀਆਂ ਕਰ ਦਿੰਦੇ ਨੇ ਹੋਰ ਇਕ ਸੀਗੀ ਇਕ ਆਵਾਜ਼ ਪੈਣੀ

ਸਭ ਕੁਝ ਉਹਦੀਆਂ ਤਾਜ਼ੀਆਂ

ਹੋਰ

ਪਿੰਡਾਂ ਚ ਤਾ ਵੈਸੇ ਹੀ ਧੂਦਾ ਬੜੀਆਂ ਪੈਂਦ ਬੜੀ ਪੈਂਦੀ ਖੇਤਾਂ ਕਰਕੇ ਹੂ ਉਹ ਤੇ ਹੈ ਹੂ ਇਥੇ ਸ਼ਹਿਰਾਂ ਚ ਹਜੇ ਘੱਟ ਪੈਂਦੀ ਹੈ ਸ਼ਹਿਰਾਂ ਚ ਖੁਸ਼ਮਿਜਾਜ਼ ਹੈ

ਵਿੱਚ ਦਾ ਹੁੰਦਾ ਹੈ

ਜਾਂਦੇ ਹਨ

ਚੌਬੀ ਘੰਟੇ ਤੇਜ਼ ਹਵਾਵਾਂ ਚੱਲਣ ਲੱਗ ਪਏ ਜਾਂਦੀਆਂ ਨੇ ਤੇ ਖੇਤਾਂ ਵਿੱਚ ਅਨਾਜ਼ ਪਕਣਾ ਸ਼ੁਰੂ ਹੋ ਜਾਂਦਾ ਹੈ

ਹੌਲੀ ਹੌਲੀ ਧੁੱਪ ਤੇਜ਼ ਲੱਗਦੀ ਤੇ ਗਰਮੀ ਦਾ ਮੌਸਮ ਆ ਜਾਂਦਾ ਹੈ ਮਤਲਬ ਢੇਰ ਲਗਾ ਦਿੰਦੇ ਹਨ ਉਹ ਕਣਕ ਨੂੰ ਲਾਹ ਕੇ ਦਾਣੇ ਤੂੜੀ ਇਕੱਠੀ ਕਰਦੇ ਹਨ may ਤੇ june ਦੇ ਮਹੀਨੇ ਵਿੱਚ ਕੜਾਕੇ ਦੀ ਗਰਮੀ ਪੈਂਦੀ ਹੈ

ਸਾਰਾ ਦਿਨ ਲੁ ਚਲਦੀ ਹੈ ਘਰੋਂ ਨਿਕਲਣ ਨੂੰ ਜੀਅ ਨਹੀਂ ਕਰਦਾ

ਇਨੀ ਗਰਮੀ ਤੋਂ ਬਚਣ ਲਈ ਪੰਛੀ ਬਸ ਸੰਘਣੀ ਛਾਂ ਭਾਲਦੇ ਨੇ

ਪਿਆਸ ਬਹੁਤ ਲੱਗਦੀ ਅਤੇ ਮੂੰਹ ਸੁੱਕ ਸੁੱਕ ਜਾਂਦਾ ਹੈ ਅ ਗਰਮੀ ਹੁੰਦੀ ਹੈ

ਤਾਂ ਨਜ਼ਰ ਆਉਂਦੀ ਹੈ ਜੇ ਬਦਲ ਦੀ ਮੋਰ ਖੁਸ਼ੀ ਦੇ ਨਾਲ ਸ਼ੋਰ ਮਚਾਉਂਦੇ ਹਨ august ਮਹੀਨੇ ਤੱਕ ਬਰਸਾਤ ਦਾ ਜ਼ੋਰ ਘਟ ਜਾਂਦਾ ਹੈ

ਸਰਦੀਆਂ ਦਾ ਮੌਸਮ ਆ ਜਾਂਦਾ ਹੈ

ਹੂ ਹੋਰ ਹਾਂ ਸਰਦੀਆਂ ਦਾ ਮੌਸਮ ਵੀ ਤਕਰੀਬਨ ਵਧੀਆ ਹੁੰਦਾ ਹੈ

ਨਵਾਂ ਸਮੇਂ ਦਾ ਪਰਿਵਰਤਨ ਕੁਦਰਤ ਦਾ ਅਟੱਲ ਨਿਯਮ ਹੈ

ਇਥੇ ਸਭ ਤਿਉਹਾਰ ਤਿਆਰ ਹੁੰਦੇ ਆ

ਵਰਗੀਆਂ ਲੱਗਦੀਆਂ ਨੇ ਉਨ੍ਹਾਂ ਹੀ ਲਿਖਿਆ ਹੋਵੇ ਵਧੀਆ ਹੂ ਕਿੱਡੀ ਸੋਹਣੀ ਲੱਗਦੀ ਹੈ ਗੀ

ਅੱਜ ਕੱਲ ਤਾਂ ਮੌਸਮ ਸਹੀ ਰਹਿੰਦਾ ਹੈ

ਬੰਨ੍ਹੋ ਰਹੀ ਸੁੱਤੇ ਹੀ ਰਹਿੰਦੇ ਨੇ

ਜਿਹੜਾ mix ਮੌਸਮ ਹੁੰਦਾ ਉਹ ਵਧੀਆ ਹੁੰਦਾ ਹੈ ਨਾ

ਕਿੱਦਾਂ ਆਰਾਮ ਮਿਲਦਾ ਹੈ ਤਾਂ ਮਾਰਿਆ ਈ ਉਹੀ ਤੇ ਗੱਲ ਹੈ ਜਿੱਥੇ ਤੇ ਮਤਲਬ ਵੱਖ ਵੱਖ ਤਰਾਂ ਦੇ ਮੌਸਮ ਹੁੰਦੇ ਹਨ

ਗਰਮੀਆਂ ਦਾ ਮਹੀਨਾ ਹੁੰਦਾ ਹੈ ਗਰਮੀਆਂ ਚ ਤਾਂ ਬੰਦਾ ਅੰਦਰ ਹੀ ੜ੍ਹਿਆ ਰਹਿੰਦਾ ਹੈ ac ਚ ਗਰਮੀ ਉੱਤੇ ਤੱਕ

ਗਰਮ ਬਸੰਤ ਗਰਮੀ ਵਿਚਕਾਰ ਹੁੰਦੀ ਹੈ

ਗਰਮੀ ਚ ਤੰਗ ਹਾਂ ਉਸ ਦੇ ਅਨੁਸਾਰ ਬਦਲਦੀ ਰਹਿੰਦੀ ਹੈ

ਵੱਧਦੀ ਅਬਾਦੀ ਦੇ ਕਾਰਨ ਅੰਮ੍ਰਿਤਸਰ ਦਾ ਵਾਤਾਵਰਣ ਪ੍ਰਦੂਸ਼ਣ ਵਧਿਆ ਹੋਇਆ ਹੁੰਦਾ ਕਰਕੇ ਗਰਮੀ ਜਿਆਦਾ ਹੁੰਦੀ ਹੈ ਪੰਜਾਬ ਚ ਗਰਮੀ ਤੇ ਮਤਲਬ ਪੰਜਾਬੀ ਹਾਂ ਹਾਂ ਫੇਰ ਨੇਰ੍ਹਿਆਂ ਬੜੀਆਂ ਹੁੰਦੀ ਹੈ ਧੂਲ ਭਰੀ ਹਨੇਰੀ ਆ ਵੀ ਚੱਲਦੀਆਂ ਨੇ ਦੇਰ ਲਈ

ਪ੍ਰਦੂਸ਼ਣ ਕਰਕੇ ਗਰਮੀ ਜਿਆਦਾ ਹੁੰਦੀ ਹੈ ਹਾਂ ਲੋਕ ਘਰਾਂ ਦੇ ਵਿੱਚ ਹੀ ਬਾਦਚ ਸ਼ਾਮ ਢਲਣ ਦਾ ਇੰਤਜ਼ਾਰ ਕਰਦੇ ਹਨ

ਹੂਦਾ ਰਹਿੰਦਾ ਹੈ ਬੁਰਾ ਹਾਲ ਨਹੀਂ ਤੇ ਬੜਾ ਹੀ ਹੋਰ ਹੀ ਤਰ੍ਹਾਂ ਦਾ ਮੌਸਮ ਹੁੰਦਾ ਰਹਿੰਦਾ ਹੈ

ਬਹੁਤ ਤੂੰ ਦੱਸ ਫਿਰ ਮੌਸਮ ਤੇ ਉਥੇ ਦਾ ਮੌਸਮ ਕਿਵੇਂ ਹੈ

ਅੱਛਾ

ਇੱਥੇ ਕੀ ਹੁੰਦੈ ਪਹਿਲਾਂ ਬਿਮਾਰ ਹਾਂ

ਉਹ heat ਮਤਲਬ